ਇਨ੍ਹਾਂ ਦਾ ਬਹੁਤ ਸਿੰਦੂ ਸੀਗਾ ਤੇ ਦੋਵਾਂ ਫਿਰਗੀਆਂ ਨੇ ਲੋਕ ਬੜੇ ਪਿਆਰ ਮੋਹੱਬਤ ਨਾਲ ਰਹਿੰਦੇ ਸਨ ਜਗੇ ਤੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦਿਆਂ ਥਾਣਿਆਂ ਦੇ ਵਿੱਚ ਘੁਲਣਾ ਸ਼ੁਰੂ ਕਰ ਦਿਤਾ

ਤਲਵੰਡੀ ਪਿੰਡ ਦੇ ਇੰਦਰ ਕੌਰ ਨਾਲ ਦੀ ਕੁੜੀ ਨਾਲ ਹੋਇਆ ਇਹਨਾਂ ਦੇ ਘਰ ਇਕ ਕੁੜੀ ਪੈਦਾ ਹੋਈ ਜਿਸਦਾ ਨਾਂ ਫ਼ਿਰੰਗੀ ਦੇ ਰਾਜ ਵੇਲੇ ਹਰ ਗਬ ਗਬਰੂ ਤੇ ਨਿਗਾਹ ਰਖੀ ਜਾਂਦੀ ਸੀ ਜਿਸ ਵਿੱਚ ਇਕ ਅਹ ਕੁਛ ਘਣੇ ਹੋ ਹੋਵੇ ਜਾ ਥੋੜੇ ਬਹੁਤ ਜ਼ਿਆਦਾ ਤਬੀਅਤ ਦਾ ਮਾਲਕ ਹੋਵੇ ਸਰਕਾਰ ਦੀ ਪਹਿਲੀ ਇਕਾਈ ਤੋਂ ਇਲਾਕੇ ਦੀ ਤਾਸਿਹਤ ਫ਼ਿਰੰਗੀ ਦੇ ਰਾਜ ਵੇਲੇ ਹਰ ਗਬਰੂ ਤੇ ਨਿਗਾਹ ਰਖੀ ਜਾਂਦੀ ਸੀ ਤੇ ਰੱਖਦੀ ਹੁੰਦੀ ਸੀ ਤੇ ਉਸ ਨੇ ਆਮ ਪਿੰਡ ਦਾ ਪਟਵਾਰੀ ਨੰਬਰਦਾਰ ਇਲਾਕੇ ਦਾ ਥਾਣੇਦਾਰ ਤੇ ਸਫੈਦਪੋਸ਼ ਹੁੰਦੇ ਸਨ ਹਰ ਵਿਅਕਤੀ ਨੂੰ ਏਦਾਂ ਅਗੇ ਸਿਰ ਚੁਕੋਨਾ ਪੈਂਦਾ ਸੀ ਪਰ ਅਗੇ ਅਹ ਜਗੇ ਪਰ ਜਗੇ ਨੂੰ ਇਹਨਾਂ ਮਨਜੂਰ ਨਹੀਂ ਸੀਗਾ ਤੇ ਅਗੇ ਦਾ ਅਹ ਕਦ ਦਰਮਿਆਨਾ ਰੰਗ ਕਣਕ ਵੰਗ ਨਾ ਨਕਸ਼ ਤਿੱਖੇ ਪਹਿਲਵਾਨ ਵਾਲਾ ਗੁੱਸਾ ਤੇ ਦੋਹਰੇ ਛੱਲੇ ਵਾਲਿਆਂ ਮੁੱਛਾਂ ਤੇ ਅਣਖੀਲਾ ਸੁਭਾਅ ਸੀਗਾ ਜਗਾ ਪਿੰਡ ਦੇ ਪਟਵਾਰੀ ਕੋਲੋ ਜਮੀਨ ਦੀਆਂ ਫਰੇਦਾ ਅਹ ਲੈਣ ਗਿਆ ਨਾ ਪਟਵਾਰੀ ਨੂੰ ਸਹਿਜ ਸਲਾਮ ਨਾ ਕੋਈ fees ਨਾ ਕੋਈ ਅਹ ਤਰ੍ਹਾਂ ਫਰਦਾ ਦੇਣ ਦੀ ਪਟਵਾਰੀ ਦਾ ਕੀਤੀ ਅਖੀਰ ਗੱਲ ਤੂੰ ਤੂੰ ਮੈਂ ਮੈਂ ਤੇ ਆ ਗਈ ਜਗੇ ਨੇ ਪਟਵਾਰੀ ਨੂੰ ਟਾਹ ਕੇ ਕੁੱਟਿਆ ਪਟਵਾਰੀ

ਇਕ ਤਾ

ਬਾਲੇ ਦੇ ਨਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ ਜੋ ਕੋਈ ਭੂਤਰੇ ਪੋਏ ਸਨ ਇਹ ਮਹਾਰਾਜਾ ਰਣਜੀਤ ਸਿੰਘ ਦੇ ਸੋਹਰੇ ਪਰਿਵਾਰ ਨਾਲ ਤਾਲੁਕ ਰੱਖਦੇ ਸਨ। ਇਨ੍ਹਾਂ ਦੀ ਮਰਜੀ ਤੋਂ ਬਿਨਾ ਕੋਈ ਭੀ ਕਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ ਜਦੋ ਉਹ ਜਗਾ ਘੋੜੀ ਤੇ ਚੜ ਕੇ ਪੁਲ ਲੰਘਣ ਲਗ ਗਿਆ ਉਹਨਾਂ ਵਿੱਚੋ ਇਕ ਨੇ ਘੋੜੀ ਦੀ ਪਿੱਠ ਤੇ ਢਾਂਗ ਮਾਰ ਕੇ ਘੋੜੀ ਨੂੰ ਘੋੜੀ ਸਨੇ ਜਗੇ ਜਮੀਨ ਤੇ ਸੁੱਟ ਲਿਆ ਜਗਾ ਇਕੱਲਾ ਹੀ ਨਾ ਕੋਈ ਚਾਰ ਪੰਜ ਭਰਾ ਸਨ ਜਗੇ ਨੇ ਅਹ ਸਾਰੀਆਂ ਨੂੰ ਕਿ ਕਹਿੰਦੇ ਹੈ ਅਹ ਨਾਲੇ ਬਾਨੇ ਪਾ ਲਿਆ ਤੇ ਉਹ ਏਨੇ ਅਹ ਡਰੇ ਕਿ ਉਸ ਤੋਂ ਬਿਨਾ ਇਲਾਕਾ ਛਡ ਕੇ ਲਾਹੌਰ ਲਗ ਪਏ

ਵਗਾਰ ਜਾਪਦੀ ਸੀਗੀ ਤੇ ਉਸਨੇ ਜਗੇ ਨੂੰ ਉਹ ਤੇ ਝੂਠਾਂ case ਪਵਾ ਕੇ ਚਾਰ ਸਾਲ ਦੀ ਕੈਦ ਕਰਵਾ ਦਿਤੀ ਸੀਗੀ ਜਗਾ ਕਦੇ ਕੈਦ ਕਟ ਕੇ ਆਇਆ ਸੀ ਓਹਨਾਂ ਦਿਨਾਂ ਵਿੱਚ ਪਿੰਡ ਭਾਏ ਫੇਰੂ ਚੋਰੀ ਹੋ ਗਈ ਸੀ ਇਹ ਪਿੰਡ ਕੱਚੀ ਕੋਠੀ ਥਾਣੇ ਵਿਚ ਪੈਂਦੀ ਹੈ ਤੇ ਏਸ ਥਾਣੇ ਵਿੱਚ ਇਕ ਬੜਾ ਅੜਬ ਕਿਸਮ ਦਾ ਥਾਣੇਦਾਰ ਲਗਿਆ ਸੀਗਾ ਜੀਦਾ ਨਾਮ ਸੀ ਅਫਗਰ ਅਲੀ। ਜਾਤ ਦਾ ਜੱਟ ਮੁਸਲਮਾਨ ਜੈਸਲਦਾਰ ਦੇ ਥਾਣੇਦਾਰ ਦਾ ਇਹ ਵਧੀਆ ਮੌਕਾ ਸੀ ਅਹ ਜਗੇ ਦੀ ਥੋਨ ਵਿਚ ਕੀਲਾ ਕਢਣ ਲਈ ਤੇ ਥਾਣੇਦਾਰ ਥਾਣੇਦਾਰ ਲਗੇ ਸੀ ਤੇ ਥਾਣੇਦਾਰ ਨੇ ਸੁਨੇਹਾ ਭੇਜਣ ਤੇ ਜਗੇ ਨੂੰ ਪੇਸ਼ ਹੋਣ ਤੋਂ ਨਾ ਕਰ ਦਿਤੀ। ਇਲਾਕੇ ਵਿੱਚ ਬਹੁਤ ਮਨ ਸਜਨ ਜੇਡੇ ਜਗ ਅਹ ਜਗੇ ਦੇ ਪਰਿਵਾਰ ਨਾਲ ਸਾਂਜ ਰੱਖਦੇ ਸਨ ਉਹ ਉਸਨੂੰ ਪੇਸ਼ ਹੋਣ ਲਈ ਮਨੋਨ ਵਿੱਚ ਕਾਮਯਾਬ ਹੋ ਗਏ ਇਹਨਾਂ ਨੇ ਇਹਨਾਂ ਨੇ ਨਾਂ ਇਸ ਪ੍ਰਕਾਰ ਸੁਨ ਕੇ ਹਰ ਤੀਜਾ ਨਾਮ sir ਮੈਨੂੰ ਯਾਦ ਨਹੀਂ ਆਰੇ ਫੇਰ ਦੱਸਾਂਗੀ ਤੇ ਬਾਅਦ ਵਿੱਚ ਦੁਲਹਾ ਸਿੰਘ ਨੇ ਪਰਿਵਾਰ ਦੇ ਸ਼ਰੀਕੇ ਦੇ ਅੱਠ ਬੰਦੇ ਕਤਲ ਕੀਤੇ ਅਤੇ ਦੁਲ੍ਹਾ ਸਿੰਘ ਸਮੇਤ ਅੱਠ ਬੰਦੇ ਫਾਂਸੀ ਲਗੇ ਜਗਾ ਤਿਆਰ ਹੋਕੇ ਇਹਨਾਂ ਨਾਲ ਤੁਰ ਪਿਆ ਪਰ ਰਾਹ ਵਿੱਚ ਥਾਣੇਦਾਰ ਦਾ ਤਰਕਤ ਅਹ ਸਖਤ ਸਵਾਹ ਬਾਰੇ ਸੋਚ ਕੇ ਉਹ ਰੁਕ ਗਿਆ ਸਾਰੀਆਂ ਨੂੰ ਸਾਫ ਕਹਿ ਦਿੱਤਾ ਜੇ ਥਾਣੇਦਾਰ ਨੇ ਗਾਲੀ ਤਾਂ ਮੇਰਥੋ ਬਰਦਾਸ਼ਤ ਨਹੀਂ ਹੋਣੀ ਹੈ

ਦੂਜੀ ਬੰਦੂਕ ਆਤਮ ਸਿੰਘ ਦੀ ਖੋਈ ਤੇ ਪਹਿਲਾਂ ਹੀ ਡਾਕਾ ਪਿੰਡ ਵਿੱਚ ਘੁਮਿਆਰੀ ਵਾਲੇ ਸਰਾਫਾ ਦੇ ਘਰ ਮਾਰਿਆ ਜੋ ਸ ਸਰਾਫ਼ੇ ਦੇ ਨਾਲ ਸ਼ਾਹੂਕਾਰਾ ਭੀ ਰਹਿੰਦੇ ਰਹਿੰਦੇ ਸਨ ਤੇ ਘੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਤੇ ਹੇਗਾ ਹੈ ਜੇਡਾ ਕਿ ਜਗੇ ਨਾਲ ਜਗੇ ਦੇ ਨਾਲ ਨਾ ਅਹ ਹੋਰ ਸਾਥੀ ਝੰਡਾ ਸਿੰਘ ਨਿਰਮਲ ਤੇ ਠਾਕੁਰ ਸਿੰਘ ਵਡਾਇਲੀ ਦਾ ਨਾਂ ਸੀ ਇਹਨਾਂ ਨੇ ਸਰਾਫ਼ਾ ਦਾ ਸੋਨਾ ਲੁਟਿਆ ਤੇ ਲੋਕਾਂ ਦੇ ਅਹ ਕਰਜੇ ਦੀਆਂ ਵਹੀਆਂ ਅਗ ਲਾ ਕੇ ਸਾੜ ਦਿਤੀਆਂ ਝੰਡਾ ਸਿੰਘ ਨੇ ਅਹ ਚੋਂ ਤੇ ਬੈਠਾ ਕੇ ਸੋਨਾ ਵੰਡੀਆਂ ਤੇ ਜੋ ਸਾਰੀਆਂ ਨੂੰ ਡੇਢ ਡੇਢ ਸੇਰ ਆਇਆ ਇਸ ਤੋਂ ਬਾਅਦ ਜਗੇ ਨੇ ਆਪਣਾ व्यापार ਵੱਖਰਾ group ਬਣਾ ਲਿਆ ਇਸਦੇ ਦੇ ਨਵੇਂ ਸਾਥੀ ਬਣੇ ਬਤਾ ਸਿੰਘ, ਸੋਹਣ ਸਿੰਘ, ਲਾਲੁ ਭਾਈ ਤੇ ਤੋਲੁ ਮੋਲੁ ਦੋ ਭੀ ਹੁੰਦੇ ਹੈ। ਲਾਲੁ ਨਾਲ ਰੋਟੀ ਟੁੱਕ ਪੌਣ ਲਈ ਬੜਾ ਮਹਰ ਸੀ ਜਦੋ ਸਾਰੇ ਸੋ ਜਾਂਦੇ ਹੱਥ ਵਿੱਚ ਬੰਦੂਕ ਲੈਕੇ ਪਹਿਰਾ ਦਿੰਦਾ ਸੀ ਇਸ ਤੋਂ ਬਾਅਦ ਜਗੇ ਨੇ ਆਪਣਾ ਵੱਖਰਾ group ਬਣਾਇਆ ਤੇ ਪਹਿਰਾ ਦਿੰਦਾ ਸੀਗਾ ਨਾ ਓਥੇ ਸੀ ਮੈਂ ਜਗਾ ਜਿਸ ਪਿੰਡ ਜਾਂਦਾ ਉਹ ਪੁਲਿਸ ਨੂੰ ਪਹਿਲਾਂ ਸਨੇਹਾ ਭੇਜ ਭਿਜਵਾ ਦਿੰਦਾ। ਜੇ ਫੜਨਾ ਹੈ ਤਾਂ ਆਕੇ ਫੜ ਲੈਣ ਨਹੀਂ ਤਾਂ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਤੰਗ ਨਾ ਕਰਨ ਇਕ ਬਾਰ ਜਗਾ ਆਪਣੇ ਨਾਨਕੇ ਪਿੰਡ ਘੁੰਮਣ ਕੇ ਰਾਹ ਦੇਖਣ ਗਿਆ ਉਹ ਤਾਂ ਸਨੇਹਾ ਭੇਜਣ ਤੇ ਭੀ ਸਾਰੀ ਰਾਤ ਕੋਈ ਪੁਲਿਸ ਵਾਲਾ ਨਹੀਂ ਅਹ ਡੁਕਯਾ। ਜਗੇ ਨੇ ਕਈ ਗਰੀਬਾਂ ਦੇ ਸ਼ਾਹੂਕਾਰਾਂ ਕੋਲੋਂ ਅਹ ਵਹੀਆਂ ਖਾਤੇ ਪੜਵਾ ਦੇ ਕਰਜੇ ਵਾਪਸ ਕਰਵਾਏ ਦੀ ਪਿੰਡ ਦੀ ਇਕ ਔਰਤ ਨੂੰ ਧਰਮ ਭੈਣ ਬਣਾਇਆ ਤੇ ਜੇਡੀ ਕਈ ਬਾਰ ਵੇਲੇ ਵੇਲੇ ਰੋਟੀਆਂ ਬਨਾਕੇ ਭੇਜਦੀ ਸੀਗੀ ਜਗੇ ਨੇ ਉਸ ਔਰਤ ਨੂੰ ਇਕ ਬਾਰ ਕਾਫੀ ਅਸਰਫ਼ੀਆਂ ਦਿਤੀਆਂ ਇਸੇ ਤਰਾਹ ਇਕ ਸਰਦੀਆਂ ਦੇ ਦਿਨ ਵਿੱਚ ਇਕ ਤਰੋ ਥਰੋ ਕਰਦਾ ਗਾਨਣਾ ਦੇ ਵਿੱਚ ਵੇਖ ਰਿਹਾ ਸੀਗਾ ਪੁੱਛਣ ਤੇ ਪਤਾ ਲਗਾ ਕਿ ਇਹ ਬਿਚਾਰੇ ਦਾ ਕੋਈ ਪੁੱਤ ਧੀ ਨਹੀਂ ਹੈ। ਜੱਗੇ ਨੇ ਉਸ ਬਜ਼ੁਰਗ ਨੂੰ ਲਪ ਭਰ ਕੇ ਅਸਰਫ਼ੀਆਂ ਦਾ ਦੇ ਦਿਤੀਆਂ ਦਿਨਾਂ ਵਿੱਚ ਇਲਾਕੇ ਦੀ police ਜਿੰਦਰੇ ਕੁੰਡੇ ਲਗਾ ਕੇ ਸੋਨਦੀ ਸੀ ਉਹਨਾਂ ਨੂੰ ਡਰ ਸੀ ਕਿ ਕੀਤੇ ਜਗਾ ਅਸਰਫ਼ਾ ਲੁੱਟ ਕੇ ਨਾ ਲੈ ਜਵੇਂ ਥਾਣੇਦਾਰ ਅਸਰਫ਼ ਅਲੀ ਨੇ ਆਪਣੀ ਸੁਰਖਾ ਲਈ ਦੋ ਦਰਵਾਜੇ ਲਾ ਰਖੇ ਸਨ ਜਗੇ ਦੇ ਸਾਥੀ ਬਤਾ ਸਿੰਘ ਆਪਣੀ ਚਾਚੀ ਨਾਲ ਕਈ ਬਾਰ ਨੋਕ ਝੋਕ ਹੋਈ ਉਸ ਸਾਥੀ ਨੇ ਓਸੇ ਪਿੰਡ ਦੇ ਤੇ ਵੈਰਾਗੀ ਨਾਲ ਸਨ ਦੋਨਾਂ ਨੂੰ ਕਈ ਬਾਰ ਟੋਕਿਆ ਪਰ ਬਾਜ ਨਾ ਆਏ ਇਕ ਦਿਨ ਬਤੇ ਦੀ ਚਾਚੀ shed ਵਿੱਚ ਤੁੜੀ ਅਗੇ ਅਗ ਫੇੰਕ ਰਹੀ ਸੀ ਬਤੇ ਨੇ ਬਤੇ ਨੇ ਜਗੇ ਦੇ ਦੀ ਤਾਰੀਫ ਕੀਤੀ ਪਰ ਉਸਨੇ ਜਵਾਬ ਨਾ ਦਿਤਾ ਜੋ ਕਰਨਾ ਹੈ ਕਰ ਲਵੋ ਇਹਨਾਂ ਨੇ ਗੁੱਸੇ ਵਿਚ ਆਕੇ ਗੋਲੀਆਂ ਮਾਰਨੀਆਂ ਮਾਰੀਆਂ ਫੇਰ ਪਾਵੇਂ ਬੈਰਾਗੀ ਘਰ ਦੇ ਅਗੇ ਖਲੋ ਕੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਉਸ ਨੇ ਕਯੀ ਅਹ ਉਸ ਨੇ ਘਰਾਂ ਵਿੱਚ ਪਰਮਾਣ ਆਇਆ ਹੋਇਆ ਸੀ ਤੇ ਜਿਸਨੇ ਉਸਨੂੰ ਬਾਹਰ

ਇਹਨਾਂ ਨੂੰ ਆਸ ਸੀ ਕਿ ਅਗ ਲਗਨ ਨਾਲ ਸਾਰੇ ਜੀ ਬਾਹਰ ਆ ਜਾਣਗੇ ਪਰ ਉਹ ਤੂਹੈ ਵਿੱਚ ਘੁੱਟ ਕੇ ਅੰਦਰ ਹੀ ਮਰ ਗਏ ਜਗੇ ਨੂੰ ਵੇਰਾਗੀਆਂ ਵੈਰਾਗੀ ਦੀਆਂ ਕੁੜੀਆਂ ਮਾਰੇ ਜਾਨ ਦਾ ਬੜਾ ਪਛਤਾਵਾ ਹੋਇਆ ਪਰ ਜਗਾ ਜਗੇ ਅਹ ਮਾਰੀਆਂ ਤੇ ਕੁੜੀਆਂ ਜਗੇ ਨੂੰ ਪਾਪ ਲਗਿਆ ਜਗੇ ਨੂੰ ਪਤਾ ਸੀ ਡਾਕੂਆਂ ਦੀ ਉਮਰ ਹੋਈ ਕੋਈ ਬਹੁਤੇ ਲੰਬੀ ਨਹੀਂ ਹੁੰਦੀ ਓਸਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਹਰ ਸਿੰਘ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਅਵਾਜ ਸਿੰਘ ਨਾਲ ਕਰ ਦਿਤਾ ਦੇਣ ਲੈਣ ਵਿਆਹ ਤੋਂ ਪਹਿਲਾਂ ਹੀ ਬਾਬੋ ਦੇ ਸੋਹਰੇ ਘਰ ਭੇਜ ਦਿਤਾ। internet internet ਕੀ ਹੈ ਤੇ internet ਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ ਹਨ ਅੱਜ ਮੈਂ ਇਹਨਾਂ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਦੇਵਾਂਗੀ

ਆਧੁਨਿਕ ਸੰਸਾਰ ਵਿਚ ਅਸੀਂ internet ਦੀ ਵਰਤੋਂ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਾਰੇ ਵਪਾਰ online ਲੈਣ ਦੇਣ

internet ਦੀ ਵਰਤੋਂ ਕਰਦੇ ਹਨ ਪਰ ਵਿਦਿਆਰਥੀਆਂ ਲਈ internet ਦੇ ਦੋਵੇਂ ਫਾਇਦੇ ਅਤੇ ਨੁਕਸਾਨ ਹਨ। ਕੁਝ ਵਿਧਿਆਰਥੀ ਜਾਣਦੇ ਹਨ ਕਿ internet ਦੀ ਵਰਤੋਂ ਆਪਣੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਕਿਵੇਂ ਕਿੱਤੀ ਜਾ ਸਕਦੀ ਹੈ ਪਰ internet ਦੀ ਦੁਰਵਰਤੋਂ ਕਾਰਣ ਕੁਝ ਵਿਦਿਆਰਥੀ ਆਪਣੀਆਂ ਕੀਮਤੀ ਸਮਾਂ ਗੁਵਾਉਂਦੇ ਹਨ ਅਤੇ ਪ੍ਰੀਖਿਆਵਾਂ ਵਿਚ ਵਧੀਆ ਅੰਕ ਨਹੀਂ ਲੈ ਸਕਦੇ ਪਰ ਅਸੀ ਸਿਖਿਆ ਵਪਾਰ online ਲੈਣ ਦੇਣ ਆਦਿ ਵਿਚ internet ਦੀ ਵਰਤੋਂ ਤੋਂ ਇਨਕਾਰ ਵੀ ਨਹੀਂ ਕਰ ਸਕਦੇ internet ਵਿਗਿਆਨ ਦੀ ਸਭ ਤੋਂ ਵੱਡੀ ਕਾਢ ਹੈ ਇਹ ਇਕ click ਨਾਲ ਜਾਣਕਾਰੀ ਦੇ ਹਰ ਹਿੱਸੇ ਨੂੰ ਪ੍ਰਾਪਤ ਕਰਨ ਵਿਚ ਸਾਡੀ ਮਦਦ ਕਰਦਾ ਹੈ ਅਸੀਂ ਜਾਣਕਾਰੀ ਸਾਂਝਾ ਕਰ ਸਕਦੇ ਹਾਂ ਅਤੇ internet ਦੀ ਵਰਤੋਂ ਰਾਹੀਂ ਦੁਨੀਯਾ ਭਰ ਦੇ ਲੋਕ ਨਾਲ ਜੁੜ ਸਕਦੇ ਹਾਂ internet ਜਾਣਕਾਰੀ ਦਾ ਇੱਕ ਵਿਸ਼ਾਲ ਭੰਡਾਰ ਹੈ ਜਿਥੇ ਅਸੀਂ ਵੱਖ ਵੱਖ ਖੇਤਰਾਂ ਤੋਂ ਜਾਣਕਾਰੀ ਦਾ ਇੱਕ ਸਮੂਹ ਪ੍ਰਾਪਤ ਕਰ ਸਕਦੇ ਹਾਂ internet ਦੀ ਵਰਤੋਂ ਅਤੇ ਦੁਰਵਿਵਹਾਰ ਦੋਵੇਂ ਹਨ ਕਾਰੋਬਾਰ ਵਿਚ internet ਦੀ ਵਰਤੋਂ ਨੇ ਆਧੁਨਿਕ ਸਮੇ ਵਿਚ ਵਪਾਰ ਨੂੰ ਬਹੁਤ ਵਿਕਸਿਤ ਕਿੱਤਾ ਹੈ ਅੱਜ ਦੇ ਸਮੇ ਵਿਚ ਸਿਖਿਆ ਵਿਚ internet ਦੀ ਵਰਤੋਂ ਨੂੰ ਵੀ ਦੇਖਿਆ ਜਾ ਸਕਦਾ ਹੈ ਸਾਡੇ ਦੇਸ਼ ਦੇ ਕੁਛ ਉੱਨਤ ਸਕੂਲਾਂ ਅਤੇ ਕਾਲਜਾਂ ਨੇ digital class ਦੀ ਸ਼ੁਰੂਆਤ ਕੀਤੀ ਹੈ internet ਦੀ ਵਰਤੋਂ ਕਰਕੇ ਇਹ ਸੰਭਵ ਹੋਇਆ ਹੈ ਭਾਵੇਂ internet ਦੇ ਬਹੁਤ ਸਾਰੇ ਫਾਇਦੇ ਹਨ ਪਰ internet ਦੇ ਕੁਝ ਨੁਕਸਾਨ ਵੀ ਦੇਖੇ ਜਾ ਸਕਦੇ ਹਨ internet ਦੀ ਦੁਰਵਰਤੋਂ ਰਾਸ਼ਟਰੀ ਸੁਰੱਖਿਆ ਲਈ ਇੱਕ ਸਿਰਦਰਦੀ ਰਹੀ ਹੈ ਸਾਨੂ internet ਦੀ ਸਹੀ ਵਰਤੋਂ ਜਾਨਣ ਦੀ ਲੋੜ ਹੈ ਤਾਂ ਜੋ ਅਸੀਂ ਵਿਗਿਆਨ ਦੀ ਇਸ ਆਧੁਨਿਕ ਕਾਢ ਤੋਂ ਲਾਭ ਉਠਾ ਸਕੀਏ। ਅੱਜ ਦੇ ਸੰਸਾਰ ਵਿਚ ਅਸੀਂ ਆਪਣੇ ਜੀਵਨ ਦੇ ਹਰ ਖੇਤਰ ਵਿਚ internet ਦੀ ਵਰਤੋਂ ਕਰਦੇ ਹਾਂ ਲਗਭਗ ਦੋ ਦਹਾਕੇ ਪਹਿਲਾ ਜਿਆਦਾਤਰ ਲੋਕ ਦੇ ਮਨਾ ਵਿਚ

ਹਰ ਖੇਤਰ ਵਿਚ ਬਹੁਤ ਆਮ ਹੈ ਤੇ ਹਰ ਕੋਈ internet ਦੀ ਵਰਤੋਂ ਬਖੂਬੀ ਕਰ ਸਕਦਾ ਹੈ ਅੱਜ ਵਿਧਿਆਰਥੀਆਂ ਲਈ internet ਦੀ ਵਰਤੋਂ ਬਹੁਤ ਆਮ ਹੋ ਗਈ ਹੈ ਵਿਦਿਆਰਥੀ ਵੱਖ ਵੱਖ ਵੈਬਸਾਈਟ ਤੋਂ online ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਹ online coaching online course ਆਦਿ ਦੀ ਚੋਣ ਕਰ ਸਕਦੇ ਹਨ ਜੀਵਨ ਦੇ ਹਰ ਖੇਤਰ ਵਿਚ internet ਦੀ ਵਰਤੋਂ ਦੇਖੀ ਜਾ ਸਕਦੀ ਹੈ ਇਸ ਨੇ ਪੂਰੀ ਦੁਨੀਆ ਨੂੰ ਜੋੜਿਆ ਹੋਇਆ ਹੈ internet ਸਾਨੂੰ ਸੰਚਾਰ ਦੇ ਵੱਖ ਵੱਖ ਮੂਡ ਪ੍ਰਦਾਨ ਕਰਦਾ ਹੈ ਜਿਵੇਂ ਕਿ email social networking ਸਾਈਟਾਂ web ਅਤੇ video ਕਾਲਾਂ ਆਦਿ ਦੂਜੇ ਪਾਸੇ ਵਪਾਰ ਵਿਚ internet ਦੀ ਵਰਤੋਂ ਨੇ market ਵਿਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ internet ਨੇ ਦੁਨੀਆ ਵਿਚ online marketing platform ਨੂੰ ਬਹੁਤ ਅੱਗੇ ਵਧਾਇਆ ਹੋਇਆ ਹੈ। ਹੁਣ ਕੋਈ ਕਾਰੋਬਾਰੀ ਘਰ ਬੈਠੇ ਹੀ ਆਪਣਾ ਉਤਪਾਦ online ਵੇਚ ਸਕਦਾ ਹੈ ਹਾਲਾਂਕਿ ਅਸੀਂ internet ਦੇ ਬਹੁਤ ਸਾਰੇ ਫਾਇਦਿਆਂ ਬਾਰੇ ਦਸ ਸਕਦੇ ਹਾਂ ਪਰ internet ਦੀਆਂ ਕੁਝ ਦੁਰਵਰਤੋਂ ਵੀ ਹਨ ਕੁਝ ਵਿਦਿਆਰਥੀਆਂ ਵਿਚ internet ਦੀ ਦੁਰਵਰਤੋਂ ਦੇਖੀ ਜਾ ਸਕਦੀ ਹੈ ਉਹ ਕਈ ਵਾਰ

ਸਮਾਂ ਨਹੀਂ ਮਿਲਦਾ ਉਹਨਾਂ ਨੂੰ internet ਦੀ ਸਹੀ ਵਰਤੋਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੇ ਫਾਇਦੇ ਲਈ ਵਰਤਣਾ

internet ਦੀ ਵਰਤੋਂ ਕਰਦੇ ਹੋਏ ਅਸੀਂ web ਤੇ store ਕੀਤੀ ਗਈ ਕਿਸੀ ਵੀ ਜਾਣਕਾਰੀ ਤਕ ਪਹੁੰਚ ਸਕਦੇ ਹਾਂ ਅੱਜ ਦੇ ਸੰਸਾਰ ਵਿਚ ਅਸੀਂ

ਅਸੰਭਵ ਹੈ internet ਦੀ ਵਰਤੋਂ ਕਿਸੇ ਵੀ ਉਦੇਸ਼ ਲਈ ਕੀਤੀ ਜਾਂਦੀ ਹੈ ਇਸਦੀ ਵਰਤੋਂ email ਭੇਜਣ online chat online ਲੈਣ ਦੇਣ ਫਾਈਲਾਂ ਸਾਂਝੀਆਂ ਕਰਨ ਵੱਖ ਵੱਖ we web ਪੇਜਾਂ ਨੂੰ access ਕਰਨ ਆਦਿ ਲਈ ਕੀਤੀ ਜਾਂਦੀ ਹੈ ਦੂਜੇ ਪਾਸੇ ਇਸ ਆਧੁਨਿਕ ਯੁਗ ਵਿੱਚ ਇੱਕ ਵਪਾਰੀ ਕਾਰੋਬਾਰ ਵਿਚ internet ਦੀ ਵਰਤੋਂ ਕਿਤੇ ਬਿਨਾ ਆਪਣਾ ਕਾਰੋਬਾਰ ਨਹੀਂ ਵਧਾ ਸਕਦਾ ਫਿਰ ਤੋਂ ਸਿਖਿਆ ਵਿਚ internet ਦੀ ਵਰਤੋਂ ਨੇ ਸਾਡੀ ਸਿਖਿਆ ਪ੍ਰਣਾਲੀ ਨੂੰ ਪੂਰੀ ਤਰਾਹ ਬਦਲ ਦਿੱਤਾ ਹੈ ਵਿਧੀਆਂ ਥੀਆਂ ਲਈ internet ਦੀ ਵਰਤੋਂ ਬਹੁਤ ਜ਼ਰੂਰੀ ਹੈ ਕਿਓਂਕਿ ਇਕ ਵਿਦਿਆਰਥੀ web ਤੇ ਆਪਣੇ ਸਾਰੇ syllabus ਅਧਾਰਿਤ ਜਾਣਕਾਰੀ

ਦੇ ਹਾਂ ਪਰ internet ਦੀਆਂ ਕੁਝ ਦੁਰਵਿਵਹਾਰਾ ਵੀ ਹਨ ਅਸੀਂ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦੇ ਕਿ internet ਨੇ ਸਾਡੀ ਜੀਵਨ ਸ਼ੈਲੀ ਵਿਚ ਇਕ ਤਬਦੀਲੀ ਲਿਆਂਦੀ ਹੈ ਪਰ ਅਸੀਂ internet ਦੇ ਨੁਕਸਾਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਭ ਤੋਂ ਪਹਿਲਾ ਇੱਕ ਵਿਅਕਤੀ ਜੋ computer ਵਿਚ ਬਹੁਤ ਜਿਆਦਾ ਸਮਾਂ ਬਿਤਾਉਂਦਾ ਹੈ ਉਹ ਬੀਮਾਰ ਹੋ ਸਕਦਾ ਹੈ ਇਹ ਉਸਦੀ ਨਜ਼ਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦੂਜੇ ਪਾਸੇ ਕਈ ਵਾਰ internet ਸਾਨੂੰ ਗ਼ਲਤ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਕਿਓਂਕਿ internet ਜਾ web ਤੇ ਕੋਈ ਵੀ ਜਾਣਕਾਰੀ post ਕਰ ਸਕਦਾ ਹੈ ਇਸੇ ਲਈ ਕਈ ਵਾਰ ਗ਼ਲਤ ਜਾਣਕਾਰੀ ਵੀ internet ਤੇ post ਕਿੱਤੀ ਜਾ ਸਕਦੀ ਹੈ ਦੋਬਾਰਾ hacker ਖਪਤ ਨਾਲ link link post ਕਰ ਸਕਦੇ ਹਨ ਅਤੇ ਸਾਡੇ ਗੁਪਤ data ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅੱਜ ਦੇ ਸਮੇ ਵਿਚ internet ਦੇ ਸਭ ਤੋਂ ਖ਼ਤਰਨਾਕ ਨੁਕਸਾਨ ਵਿੱਚੋ ਇੱਕ ਹੈ ਧੋਖਾਧੜੀ ਦਾ ਕਾਰੋਬਾਰ internet ਦੀ ਪ੍ਰਸਿੱਧੀ ਦੇ ਨਾਲ ਅਸੀਂ ਧੋਖਾਧੜੀ ਦੇ ਕਾਰੋਬਾਰ ਵਿਚ ਤੇਜੀ ਨਾਲ ਵਾਧਾ ਦੇਖ ਸਕਦੇ ਹਾਂ internet ਨੇ ਹਰ ਖੇਤਰ ਵਿਚ ਸਾਡਾ ਕਾਮ ਆਸਾਨ ਕਰ ਦਿੱਤਾ ਹੈ internet ਦੀ ਕਾਢ ਨਾਲ ਮਨੁੱਖੀ ਸਭਿਅਤਾ ਦਾ ਬਹੁਤ ਵਿਕਾਸ ਹੋਇਆ ਹੈ ਹਾਲਾਂਕਿ internet ਦੇ ਦੋਵੇਂ ਫਾਇਦੇ ਅਤੇ ਨੁਕਸਾਨ ਹਨ ਅਸੀਂ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦੇ ਕਿ internet ਨੇ ਸਾਨੂੰ ਬਹੁਤ ਵਿਕਸਿਤ ਕੀਤਾ ਹੈ ਹਰ ਚੀਜ਼ ਇਸਦੀ ਵਰਤੋਂ ਨੇ ਨਿਰਭਰ ਕਰਦੀ ਹੈ ਸਾਨੂੰ ਸਾਰੀਆਂ ਨੂੰ ਇਹ ਜਾਨਣ ਦੀ ਲੋੜ ਹੈ ਕਿ internet ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਸਾਨੂ ਆਪਣੇ ਫਾਇਦੇ ਲਈ internet ਦੀ ਵਰਤੋਂ ਕਰਨੀ ਚਾਹੀਦੀ ਹੈ internet ਨੇ ਸਾਡੀ ਜੀਵਨ ਸ਼ੈਲੀ ਅਤੇ ਸਦੇ ਕਾਮ ਕਾਰਨ ਦੀ ਸ਼ੈਲੀ ਨੂੰ ਪੂਰੀ ਤਰਾਹ ਬਦਲ ਦਿੱਤਾ ਹੈ internet ਨੇ ਸਾਡਾ ਕਈ ਸਮਾਂ ਵੀ ਬਚਾਇਆ ਹੈ ਅਤੇ ਲਗਭਗ ਹਰ ਕਾਮ ਵਿਚ ਸਾਡੀ ਮਿਹਨਤ ਨੂੰ ਘਟਾ ਦਿੱਤਾ ਹੈ internet ਸਾਨੂੰ ਕਿਸੇ ਵੀ ਸਮੇ ਵਿਚ ਕੋਈ ਵੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਜੋ ਇਸ ਵਿਚ store ਕੀਤੀ ਗਈ ਹੈ ਇਸ ਲਈ ਸਵਾਲ ਇਹ ਹੈ ਕਿ

modem ਦੀ ਲੋੜ ਹੁੰਦੀ ਹੈ internet ਦੀ ਵਰਤੋਂ ਬਹੁਤ ਜਿਆਦਾ ਹੈ internet ਦੀ ਵਰਤੋਂ ਹਰ ਜਗਾਹ ਕੀਤੀ ਜਾਂਦੀ ਹੈ ਜਿਵੇਂ ਕਿ ਸਕੂਲਾਂ ਕਾਲਜਾਂ ਬੈਂਕਾਂ shopping ਮਾਲਾਂ railway ਹਵਾਈ ਅੱਡੇਆਂ ਆਦਿ ਵਿਚ ਇਸ ਤੋਂ ਅਲਾਵਾ ਅਸੀਂ ਵੱਖ ਵੱਖ ਉਦੇਸ਼ਾਂ ਲਈ ਘਰ ਵਿਚ internet ਦੀ ਵਰਤੋਂ ਕਰਦੇ ਹਾਂ ਅਸੀਂ ਵੱਖ ਵੱਖ ਵੈਬਸਾਈਟਾਂ ਤਕ ਪਹੁੰਚ ਸਕਦੇ ਹਾਂ ਅਤੇ social networking ਸਾਈਟਾਂ internet ਰਾਹੀਂ online ਲੈਣ ਦੇਣ ਕਰ ਸਕਦੇ ਹਾਂ ਵੱਖ ਵੱਖ ਫਾਈਲਾਂ ਅਤੇ ਜਾਣਕਾਰੀ ਨੂੰ ਈਮੇਲਾਂ ਜਾ ਮੈਸੰਜਰਾਂ ਰਾਹੀਂ ਸਾਂਝਾ ਕੀਤਾ ਜਾ ਸਕਦਾ ਹੈ। ਕਾਰੋਬਾਰ ਵਿਚ internet ਦੀ ਵਰਤੋਂ ਨੇ ਖਰੀਦਦਾਰਾਂ ਅਤੇ ਵੇਚਣ ਵਾਲੇ ਦੋਹਾਂ ਲਈ ਇਕ ਵੱਖਰਾ platform ਬਣਾ ਦਿੱਤਾ ਹੈ ਸਾਡੇ ਕੋ internet ਦੇ ਬਹੁਤ ਸਾਰੇ ਫਾਇਦੇ ਹਨ ਵਿਦਿਆਰਥੀਆਂ ਲਈ internet ਦੀ ਵਰਤੋਂ ਉਹਨਾਂ ਲਈ ਵਰਦਾਨ ਦੀ ਤਰਾਹ ਹੈ ਵਿਦਿਆਰਥੀ ਆਪਣੀ ਪੜ੍ਹਾਈ ਨੂੰ internet ਰਾਹੀਂ ਹੋਰ ਵਧਾ ਸਕਦੇ ਹਨ ਤੇ ਆਪਣੀ ਪੜ੍ਹਾਈ ਨੂੰ ਵਧਾਉਣ ਲਈ web ਤੇ ਕੋਈ ਵੀ ਲੋੜੀ ਦੀ ਜਾਣਕਾਰੀ ਵੀ ਲੱਭ ਸਕਦੇ ਹਨ ਅੱਜਕਲ ਸਿਖਿਆ ਵਿਚ internet ਦੀ ਵਰਤੋਂ ਬਹੁਤ ਆਮ ਹੈ internet ਵਿਦਿਆਰਥੀਆਂ ਨੂੰ ਹਰ ਸਕੂਲਾਂ ਵਿਚ ਮੁਹਿੰਮ ਕਰਵਾਇਆ ਜਾਂਦਾ ਹੈ ਤੇ ਉਹਨਾਂ ਦੇ ਗਿਆਨ ਵਿਚ ਵੀ ਸੁਧਾਰ ਕੀਤਾ ਜਾਂਦਾ ਹੈ internet ਦੇ ਕਈ ਨੁਕਸਾਨ ਵੀ ਹਨ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ internet ਦੀ ਵਰਤੋਂ ਨੇ ਮਨੁੱਖੀ ਸਭਿਅਤਾ ਨੂੰ ਬਹੁਤ ਵਿਕਸਿਤ ਕੀਤਾ ਹੈ ਪਰ ਸਾਨੂ ਇਸ ਗੱਲ ਨਾਲ ਸਿਹਮਤ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ internet ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ internet ਦੀ ਦੁਰਵਰਤੋਂ ਕਾਰਣ ਮਨੁੱਖ ਨੂੰ ਕਿਸੇ ਵੀ ਸਮੇ ਬਰਬਾਦ ਕਰ ਸਕਦੀ ਹੈ ਆਮਤੌਰ ਤੇ internet ਦੀ ਦੁਰਵਰਤੋਂ ਦਾ ਮਤਲਬ internet ਦੀ ਗ਼ਲਤ ਵਰਤੋਂ ਹੈ ਅੱਜਕਲ ਕਿਸ਼ੋਰ internet ਦੇ ਆਦਿ ਪਾਏ ਜਾਂਦੇ ਹਨ ਕਿਓਂਕਿ ਉਹ ਆਪਣਾ ਜਿਆਦਾਤਰ ਸਮਾਂ internet ਤੇ online ਗੇਮਾਂ ਖੇਡਣ social networking ਸਾਈਟਾਂ ਤੇ surfing ਕਰਨ ਆਦਿ ਤੇ ਬਿਤਾਉਂਦੇ ਹਨ ਨਤੀਜੇ ਵਜੋਂ ਉਹ ਆਪਣੀ ਪੜ੍ਹਾਈ ਵਿਚ ਪ ਪਛੜ ਰਹੇ ਹਨ ਦੂਜੇ ਪਾਸੇ ਬਹੁਤ ਸਾਰੇ ਲੋਕ cyber crime ਦਾ ਸ਼ਿਕਾਰ ਹੋ ਚੁਕੇ ਹਨ ਕੁਝ ਸਮਾਜ ਵਿਰੋਧੀ group ਧੋਖਾਧੜੀ ਦੇ ਫੰਡਾ ਰਾਹੀਂ ਧੋਖਾ ਦੇਣ ਲਈ internet ਦੀ ਵਰਤੋਂ ਕਰਦੇ ਹਨ ਦੋਬਾਰਾ ਫਿਰ hacker ਆਸਾਨੀ ਨਾਲ ਸਾਡੀ ਨਿਜ਼ੀ ਜਾਣਕਾਰੀ ਤਕ ਪਹੁੰਚ ਕਰ ਸਕਦੇ ਹਨ ਜੋ internet ਵਿਚ ਵਿਚ store ਕੀਤੀ ਗਈ ਹੈ internet ਦੀ ਦੁਰਵਰਤੋਂ ਸਾਡੀ ਜ਼ਿੰਦਗੀ ਨੂੰ ਖਰਾਬ ਕਰ ਸਕਦੀ ਹੈ ਹਰ ਚੀਜ਼ ਦੀ ਵਧੀਕੀ ਜਾ ਦੁਰਵਰਤੋਂ ਮਾੜੀ ਹੈ internet ਦੀ ਵਰਤੋਂ ਨੇ ਸਾਨੂੰ ਕਾਫੀ ਹੱਦ ਤਕ ਵਿਕਸਿਤ ਕੀਤਾ ਹੈ ਇਸਨੇ ਸਾਡੀ ਜ਼ਿੰਦਗੀ ਨੂੰ ਸਰਲ ਆਸਾਨ ਅਤੇ ਆਰਾਮਦਾਇਕ ਵੀ ਬਣਾਇਆ ਹੈ

ਅਤੇ internet ਦੀ ਦੁਰਵਰਤੋਂ ਨਿਸ਼ਚਿਤ ਤੋਰ ਤੇ ਸਾਨੂੰ ਬਰਬਾਦ ਵੀ ਕਰ ਸਕਦੀ ਹੈ ਪਰ ਜੇਕਰ ਅਸੀਂ ਆਪਣੇ ਫਾਈਦੇ ਲਈ internet ਦੀ ਵਰਤੋਂ ਕਰਦੇ ਹਾਂ ਇਹ ਭਵਿੱਖ ਵਿਚ ਸਾਡੀ ਜ਼ਿੰਦਗੀ ਨੂੰ ਆਸਾਨ ਅਤੇ ਸਰਲ ਬਣਾ ਦੇਵੇਗਾ internet ਕੁਦਰਤੀ ਤੋਰ ਤੇ ਮਨੁੱਖ ਜਾਤੀ ਲਈ ਵਿਗਿਆਨ ਦਾ ਸਭ ਤੋਂ ਦਿਲਚਸਪ ਅਤੇ ਸ਼ਾਨਦਾਰ ਤੋਹਫ਼ਿਆਂ ਵਿਚੋਂ ਇਕ ਹੈ internet ਦੀ ਕਾਢ ਓ ਤੇ internet ਦੀ ਇਸਦੀ ਵਰਤੋਂ ਨੇ ਸਾਡੇ ਜੀਵਨ ਨੂੰ ਤਰੀਕਿਆਂ ਅਤੇ ਰਹਿਣ ਸਹਿਣ ਦੇ ਪੱਧਰ ਨੂੰ ਵੀ ਮੂਲ ਰੂਪ ਵਿਚ ਬਦਲ ਦਿੱਤਾ ਹੈ

internet ਦੀ ਵਰਤੋਂ ਕਰਨ ਲਈ ਸਾਨੂੰ ਇਕ telephone connection ਇਕ computer modem ਦੀ ਲੋੜ ਹੈ ਅਸੀਂ hotspot ਰਾਹੀਂ mobile ਰਾਹੀਂ ਵੀ internet ਦੀ ਵਰਤੋਂ ਕਰ ਸਕਦੇ ਹਾਂ ਇਸ ਆਧੁਨਿਕ ਯੁਗ ਵਿਚ ਜੀਵਨ ਦਾ ਸ਼ਾਇਦ ਹੀ ਅਜਿਹਾ ਕੋਈਂ ਖੇਤਰ ਹੋਵੇਗਾ ਜੋ internet ਦੁਆਰਾ ਪ੍ਰਭਾਵਿਤ ਨਾ ਹੋਇਆ ਹੋਵੇ ਜਿਆਦਾਤਰ ਦੁਕਾਨਾਂ ਫੈਕ੍ਟਰੀਆਂ ਅਤੇ ਸੇਵਾ ਕੇਂਦਰ ਆਪਣੇ

internet ਦੇ ਸਾਡੇ ਦਫਤਰਾਂ ਤੋਂ ਕਾਮ ਦਾ ਬੋਝ ਘਟਾ ਦਿੱਤਾ ਹੈ internet ਤੇ ਬਹੁਤ ਸਾਰਾ data store ਕੀਤਾ ਜਾ ਸਕਦਾ ਹੈ ਅਸੀਂ ਆਪਣੇ ਘਰ ਦੇ ਦਰਵਾਜੇ ਤੋਂ ਇਕ click ਵਿਚ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿਸੇ ਵੀ ਸਮੇ ਕਿਤੇ ਵੀ ਆਪਣੇ ਜ਼ਾਜ਼ੀਕਿ ਅਤੇ ਪਿਆਰੇ ਲੋਕਾਂ ਨਾਲ ਗੱਲ ਬਾਤ ਕਰ ਸਕਦੇ ਹਾਂ online ਭੁਗਤਾਨ ਕਰ ਸਕਦੇ ਹਾਂ online ਉਤਪਾਦ ਪ੍ਰਾਪਤ ਕਰ ਸਕਦੇ ਹਾਂ ਅਤੇ ਵੇਚ ਸਕਦੇ ਹਾਂ ਆਦਿ ਇਹ ਸਭ ਕੁਝ ਇਸ ਕਾਰਣ ਹੀ ਸੰਭਵ ਹੋਇਆ ਹੈ ਸਿਖਿਆ ਵਿਚ internet ਦੀ ਵਰਤੋਂ ਨੇ ਸਾਡੀ ਸਿਖਿਆ ਪ੍ਰਣਾਲੀ ਵਿਚ ਅਨੋਖੀ ਤਬਦੀਲੀ ਲਿਆਂਦੀ ਹੈ ਹੁਣ ਇਕ ਵਿਦਿਆਰਥੀ web ਤੇ ਕਿਸੇ ਵੀ ਲੋੜੀ ਦੀ ਜਾਣਕਾਰੀ ਤੇ ਪਹੁੰਚ ਸਕਦਾ ਹੈ ਪਹਿਲਾ ਕਿਸੇ ਵਿਦਿਆਰਥੀ ਲਈ ਕਿਸੇ ਵਿਸ਼ੇਸ਼ ਵਿਸ਼ੇ ਤੇ project ਤੈਯਾਰ ਕਰਨ ਲਈ data ਇਕੱਠਾ ਕਰਨਾ ਬਹੁਤ ਮੁਸ਼ਕਿਲ ਸੀ ਪਰ ਹੁਣ ਇਸਨੂੰ ਇੱਕ click ਨਾਲ web ਤੇ ਪਾਈਆਂ ਜਾ ਸਕਦਾ ਹੈ ਇਸ ਤੋਂ ਅਲਾਵਾ ਉਹ email ਜਾ social networking ਸਾਈਟਾਂ ਰਾਹੀਂ ਆਪਣੇ ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ internet ਦੀ ਕਾਢ ਵਿਸ਼ਵੀਕਰਨ ਵਿਚ ਬਹੁਤ ਮਦਦ ਕਰਦੀ ਹੈ ਪੂਰੀ ਦੁਨੀਆ internet ਰਾਹੀਂ ਸਿਧੇ ਜਾ ਅਸਿਧੇ ਤੋਰ ਤੇ ਜੁੜੀ ਹੋਈ ਹੈ ਪਹਿਲੇ ਦੀਨਾ ਵਿਚ ਲੋਕਾਂ ਨੂੰ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਚਿੱਠੀਆਂ ਲਿਖਿਣਿਆਂ ਪੈਂਦੀਆਂ ਸਨ ਜੋ ਉਹਨਾਂ ਦੇ ਨੇੜੇ ਨਹੀਂ ਸਨ ਪਰ telephone ਦੀ ਕਾਢ ਤੋਂ ਬਾਅਦ ਲੋਕ ਇਕ ਦੂਜੇ ਨੂੰ call ਕਰ ਸਕਦੇ ਹਨ ਪਰ ਫਿਰ ਵਿਗਿਆਨ ਦੀ ਬਰਕਤ ਵਜੋਂ internet ਆਇਆ ਅਤੇ ਹੁਣ ਲੋਕਾਂ ਨਾ ਸਿਰਫ ਇੱਕ ਦੂਜੇ ਨਾਲ phone ਤੇ ਗੱਲ ਕਰ ਸਕਦੇ ਹਨ ਬਲਕਿ ਉਹ ਘਰ ਬੈਠੇ ਇਕ ਦੂਜੇ ਨੂੰ live ਵੀ ਦੇਖ ਸਕਦੇ ਹਨ

ਜੋ ਲੋਕ ਇਸਦਾ ਸ਼ਿਕਾਰ ਹੋ ਜਾਂਦੇ ਹਨ ਉਹ ਇਸਦਾ ਆਦਿ ਹੋ ਸਕਦੇ ਹਨ ਅਤੇ ਇਸ ਤਰਾਹ ਉਹਨਾਂ ਦੇ ਕਾਮ ਤੋਂ ਧਿਆਨ ਭਟਕ ਸਕਦੇ ਹਨ ਅਸੀਂ ਲਾਭ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ internet ਦੀ ਦੁਰਵਰਤੋਂ ਨੂੰ ਛੱਡ ਸਕਦੇ ਹਾਂ ਤੇ ਇਸਦੀ ਵਰਤੋਂ ਅਸੀਂ ਆਪਣੇ ਗਿਆਨ ਨੂੰ ਵਧਾਉਣ ਲਈ ਕਰ ਸਕਦੇ ਹਾਂ ਸਮਾਜ ਵਿਰੋਧੀ ਸਮੂਹ ਜਾ ਅਤਵਾਦੀ ਸਮਾਜ ਵਿਰੋਧੀ ਗਤੀਵਿਧੀਆਂ ਫੈਲਾਉਣ ਲਈ internet ਦੀ ਵਰਤੋਂ ਕਰ ਸਕਦੇ ਹਨ ਦੂਜੇ ਪਾਸੇ internet ਤੇ ਬਹੁਤ ਸਾਰੀਆਂ ਕਾਲੀਆਂ ਨਫ਼ਰਤ ਦੀਆਂ ਗਤੀਵਿਧੀਆਂ ਹੁੰਦੀਆਂ ਹਨ internet ਦੀ ਕਾਢ ਤੋਂ ਬਾਅਦ ਸਾਡਾ ਨਿਜ਼ੀ ਅਤੇ ਅਧਿਕਾਰਤ data internet ਵਿਚ ਪਹੁੰਚ ਯੋਗ ਹੈ ਹਾਲਾਂਕਿ internet ਵੱਖ ਵੱਖ ਲੋਕਾਂ ਦੇ ਵੇਖੋ ਵੱਖਰੇ ਵਿਚਾਰ ਹਨ ਪਾਰ ਅਸੀ internet ਦੇ ਲਾਭਾਂ ਨੂੰ ਨਜ਼ਰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸਨੇ ਸਾਡੀ ਜ਼ਿੰਦਗੀ ਅਤੇ ਜੀਵਨਸ਼ੈਲੀ ਨੂੰ ਪੂਰੀ ਤਰਾਹ ਬਦਲ ਦਿੱਤਾ ਹੈ ਇਸ ਲਈ internet ਦੇ ਕਈ ਫਾਇਦੇ ਹਨ ਤੇ ਕਈ ਨੁਕਸਾਨ ਵੀ ਹਨ ਇਸੇ ਲੀਯੇ ਆਪਣੇ ਫਾਇਦੇ ਲਈ internet ਦਾ ਗ਼ਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ hello

ਠੀਕ ਆ ਤੁਸੀ ਸਣੋਓ ਚਾਚੀ ਜੀ ਮੈਂ ਠੀਕ ਠਾਕ ਤੁਸੀ ਸਣਾਓ ਆਪਣਾ ਹੋਰ ਸਣਾਓ ਹੋਰ ਬੱਚਾ ਠੀਕ ਠਾਕ ਆ ਹੋਰ ਠੀਕ ਠਾਕ ਬਸ ਬਸ ਰੱਬ ਦੀ ਕਿਰਪਾ ਆ ਹੋਰ ਰਾਜ ਆ ਜਾਂਦੀ